ਮੁਡਿਆਂ ਦੀਆਂ ਟੀਮਾਂ ਤਾ ਤਕੜਿਆਂ ਹੁੰਦੀਆਂ ਨੇ। ਅਸੀ,

ਅਸੀ ਕੁਝ ਜਿਆਦਾ ਧਿਆਨ ਨਹੀਂ ਦਿੰਦੇ ਖੇਡ ਵੱਲ। ਹਮ ਹੁਣ ਮੁੰਡੇ ਜਿਆਦਾ ਖੇਡਦੇ ਨਹੀਂ ਨਾ ਕ੍ਰਿਕਟ ਕੁੜੀਆਂ . ਕੁੜੀਆਂ ਤਾ ਕੋਈ ਕੋਈ ਖੇਡਦੀਆਂ ਨੇ। ਹੋਰ ਕੀ ਕਰਦੇ? ਕੁਛ ਨੀ ਵਿਹਲੇ ਹੁੰਦੇ ਬਸ ਪੜਨ ਵਗ ਜਾਂਦੇ ਆ। ਕੋਲਜ ਕੋਲਜ। ਕੋਲਜ ਚ ਤਾਂ ਬਸ ਵਧੀਆ ਜੀ ਲਗਿਆ ਰਹਿੰਦਾ ਜਿਦੇ ਜੀ ਨਹੀਂ ਲਗਦਾ ਓਦੇ ਬਸ ਸਟੈਂਡ ਆ ਕੇ ਬੈ ਜਾਣੇ ਆ ਅੱਡੇ ਚ। ਹਮ ਬੱਸ ਸਟੈਂਡ ਚ ਵਾਧੂ ਜੀਅ ਲੱਗਦਾ।

ਵਧੀਆਂ ਬਸ ਟਾਇਮ ਪਾਸ ਹੋਈ ਜਾਂਦਾ ਬਾਈ।

ਹੈਲੋ। ਹੈਲੋ ਹੋਰ ਦੱਸੋ?

ਤੁਹਾਡੇ ਡੈਡੀ ਹੋਰੀ ਕਿੰਨੇ ਭਰਾ ਨੇ? ਤਿੰਨ ਤੁਹਾਡੇ? ਮੇਰੇ ਦੋ ਡੈਡੀ ਹੋਰੀ ਦੋ ਭਰਾ ਨੇ ਇਕ ਭੈਣ ਅੱਛਾ ਅੱਛਾ ਇੱਕ ਦੀ ਡੈਥ ਹੋਗੀ ਸੀ ਹੁਣ ਤਾਂ ਦੋ ਹੀ ਰਹਿਗੇ ਪਹਿਲਾ ਅੱਛਾ ਅੱਛਾ।

ਹੋਰ ਵਧੀਆ। ਹੋਰ ਸੁਣਾਓ? ਹੋਰ ਘਰੇ ਠੀਕ ਨੇ ਹਮ ਨਸ਼ੇ ਪੱਤੇ ਤੋਂ ਦੂਰ ਹੀ ਹੋਣੇ ਸਾਰੇ। ਹਮ ਚਲੋ ਵਧੀਆ ਵਧੀਆ। ਤਾਇਆ ਪੀਂਦਾ ਐ ਡੈਡੀ ਤਾਂ ਨੀ ਪੀਂਦੇ। ਤਾਇਆ ਕਿੰਨੀ ਕਿ ਪੀਂਦਾ ਵਾਧੂ। ਕਦੇ ਤਾਂ ਦਿਨ ਰਾਤ ਇੱਕ ਕਰਦਾ ਦਿੰਦਾ ਕਦੇ ਤਾਂ ਹੱਟ ਜਾਂਦਾ ਐ। ਜਦੋਂ ਪੈਸੇ ਕਮਾ ਲੈਂਦਾ ਹੈ ਬਸ ਸਾਰੇ,

ਸ਼ਾਮ ਨੂੰ ਪੀ ਲਵੇ ਥੋੜੀ ਜੇ ਪੀਣੀ ਵੀ ਹੁੰਦੀ ਐ। ਹਮ ਤੇ ਫਿਰ ਅਸੀਂ, ਹੋਰ ਸ਼ਾਮ ਨੂੰ ਪੀ ਲੇ। ਥੋੜੀ ਬਹੁਤੀ ਬਥੇਰਾ ਸਮਝਾਉਂਦੇ ਆ। ਉਨਾ ਦੇ ਮੁੰਡੇ .

ਡੈਡੀ ਤਾਂ . ਕੀ ਕਰਦੇ ਨੇ ਡੈਡੀ ਤੁਹਾਡੇ ਕੰਮ? ਉਹ ਬਿਜਲੀ ਮਹਿਕਮੇ ਚ ਕੰਮ ਕਰਦੇ ਨੇ।

ਚਲੋ ਵਧੀਆ ਕੰਮ ਤਾਂ।

ਥੋਡੇ ਤਾਂ ਨਹੀਂ ਕਰਦਾ ਕੋਈ ਨਸ਼ੇ ਨੂਸ਼ੇ ਨਾ।

ਵਧੀਆ ਫਿਰ ਤੇ ਸਾਡੇ ਪਿੰਡ ਚ ਤਾਂ ਵਾਧੂ ਨਸ਼ੇ ਹੋਰ ਪਿੰਡ? ਨਾ ਨਾ ਵਧੀਆ ਵਧੀਆ। ਸਕੂਲ ਲਾਈਫ ਤਾਂ ਨੀ ਯਾਦ ਆਉਂਦੀ ਤੁਹਾਨੂੰ ਦਸਵੀਂ ਵਾਲੀ? ਵਾਧੂ ਯਾਦ ਆਉਂਦੀ ਆ ਹੁਣ ਕੀ ਕਰ ਸਕਦੇ ਆ ਸਾਰੇ ਅੱਡ ਅੱਡ ਹੋਗੇ।

ਹਮ ਦਸਵੀਂ ਤੱਕ ਤਾਂ ਨਜਾਰੇ . ਹਮ

ਸਾਰੀ ਕਲਾਸ ਚੋ ਕੱਲਾ ਮੈਂ ਬੋਲਦਾ ਹੁੰਦਾ ਸਾਡੀ ਕਲਾਸ ਦੇ ਮੁੰਡੇ ਕੁੜੀਆਂ ਤੋਂ ਡਰਦੇ ਆ ਫੇਰ ਹੋਲੀ ਹੋਲੀ ਲਾਇਆ ਬੋਲਣਾ ਮੇਰੇ ਨਾਲ ਦਾ ਮੁੰਡਾ ਫਰੈਂਡ ਆ . ਉਹ ਲਾਇਆ ਮੈ ਹਬੋਲਣ ਉਹ ਹੋਲੀ ਹੋਲੀ ਖੁਲ ਗਿਆ ਸਾਰਿਆ ਨਾਲ ਵਧੀਆ ਫੇਰ ਉਹ ਬੋਲਣ ਲੱਗ ਗਿਆ ਹਰੇਕ ਸਾਹਮਣੇ .

ਹਮ ਕਦੇ ਕਿਹਨੂੰ ਕੁਛ ਕਹਿ ਤਾ ਕਦੇ ਕਿਹਨੂੰ ਕੁਛ ਕਹਿ ਤਾ। ਅੱਛਾ।

ਹਮ ਹੁਣ ਤੇ ਸਾਰੇ ਅੱਡ ਅੱਡ। ਹਾਂ ਸਾਰੇ ਅੱਡ ਅੱਡ ਫਿਰ ਕੋਈ ਓਥੇ ਆ ਆਪਣਾ ਕੇ ਕੋਈ ਬਲਾਡੇ ਆ ਕੋਈ ਸਕੂਲ ਚ ਆ। ਰਾਜੂ ਭਾ ਸਿਹਤਾਂ ਠੀਕ ਠਾਕ ਕਾਇਮ ਆ।

ਕੋਣ ਆ ਗਿਆ ਹੀ ਬੜਾ time ਲਾਇਆ ਤੂੰ। ਉਹ ਆਇਆ ਹੀ ਯਾਰ ਸਾਡਾ ਗੋਲਡਾ।

ਜਾਣ ਵੱਲੋਂ ਕਹਿਣ ਦਿਆ ਸੀ।

ਉਹ ਤੇ ਆਉਣ ਵਾਲੇ ਹੈ ਹੁਣ ਜਿਹਨਾਂ ਨੇ ਜਾਣਾ ਹੀ। ਜਾਣਾ ਵਾ ਉਹ ਤਾਂ ਹੀ ਤੇ ਇਸ ਕਰਕੇ ਉਹਨੇ ਇਹ time ਰੱਖਿਆ ਹੈ।

ਪਤਾ ਕੀ ਇੱਕ ਗੱਲੋਂ time ਉਹਨਾਂ ਦਾ ਸਹੀ ਹੈ ਵੀ ਚੱਲ ਲੋਕਾਂ ਨੂੰ ਨਾ ਜਿਹੜੇ ਕੰਮ ਕਾਰ ਦੀ ਖਿੱਚ ਹੁੰਦੀ ਨਾ ਮੈਂ ਅੱਜ ਉੱਥੇ ਵੀ ਜਾਣਾ ਉੱਥੇ ਵੀ ਜਾਣਾ ਹੋ ਆਉ ਸਾਰੀ ਜਗ੍ਹਾ ਮੁੜ ਕੇ ਆ ਕੇ ਰੱਬ ਦਾ ਨਾ ਲੋ ਫਿਰ ਨਹੀਂ tension ਕੋਈ। ਹਾਏ ਨੀ ਆਪਾਂ ਜਦੋਂ ਜਲੰਧਰ ਨਹੀਂ ਹੀ ਜਾਂਦੇ ਹੁੰਦੇ ਹਨਾਂ ਜਦੋਂ ਨਵੇਂ ਨਵੇਂ ਜਾਣ ਲੱਗੇ ਆਪਾਂ ਜਲੰਧਰ ਮੰਮੀ ਦੇ ਨਾਲ ਡੈਡੀ ਦੇ ਨਾਲ ਦੀਪੇ ਦੂਪੇ ਹੁਣੇ ਨਹੀਂ ਵਾਲੇ ਸਾਰੇ ਓ ਸਾਰੇ ਉੱਥੇ ਜਾਂਦੇ ਰਹੇ ਜਲੰਧਰ ਪਹਿਲਾਂ ਇੱਥੇ church ਵੇਖਦੇ ਰਹਿਣਾ ਤੇ ਮੁੜ ਕੇ ਉੱਥੇ ਜਲੰਧਰ ਚੱਲ ਜਾਣਾ ਉਹਨਾਂ ਨੇ। ਨਹੀਂ ਤੇ ਮੈਂ ਮਨੀਮਹੇਸ਼ ਜਾਂਦਾ ਰਿਹਾ ਮੈਂ ਤੇ ਰਾਤ ਢਾਈ ਵਜੇ ਜਾਂਦਾ ਰਿਹਾ।

ਇਹ ਤੇ ਗੱਲ ਹੈ ਭਾ ਮਗਰਲਾ ਧਿਆਨ ਜਿਹੜਾ ਹੈ ਖਤਮ ਹੋਣਾ ਚਾਹੀਦਾ ਹੈ ਮੇਰੇ ਨਾਲ ਨਸ਼ਹਿਰੇ ਹਾਂ ਨਸ਼ਹਿਰੇ

ਕਿਉਂਕਿ ਐਤਵਾਰ ਦਾ ਦਿਨ ਹੈ ਤੈਨੂੰ ਪਤਾ ਹਰ ਕਿਸੇ ਨੂੰ ਹੁੰਦਾ ਵਾ ਵੀ ਚੱਲ ਯਾਰ ਅੱਜ ਨਾਲੇ ਘੁੰਮ ਫਿਰ ਆਉਣੇ ਹੈ।

ਹੈਂ ਰਾਜੂ ਭਾ ਆਪਣੇ ਗਰੀਬਾਂ ਦਾ ਬੰਦਿਆਂ ਦਾ ਹੈਗਾ ਡਾਂਗ ਤੇ ਡੇਰੇ ਵਾਲਾ ਹਿਸਾਬ।

ਵੀ ਉਨਾਂ ਕ ਕਮਾਉਣਾ ਤੇ ਉਹੀ ਹਿਸਾਬ ਕਿਤਾਬ ਦੇ ਵਿੱਚ ਉਹਨਾਂ ਨੇ ਕਈ ਕੁੱਝ ਕਰਨਾ ਹੁੰਦਾ ਹਨਾਂ। ਨਹੀਂ ਨਹੀਂ ਆਪਣੋ ਉਹਨਾਂ ਵਾਲਿਆਂ ਦਾ time ਹੈ ਗਾ ਵਾ ਵੀ ਬਾਰਾਂਹ ਵਜੇ ਤੱਕ church ਵੇਖੋ ਤੇ ਉਸ ਤੋਂ ਬਾਅਦ ਵਾਂਡਾ ਵੇਖੋ ਤੇ ਜਿਹੜੇ ਦੂਜੇ ਹੈ ਉਹਨਾਂ ਦਾ ਪਹਿਲਾਂ time ਹੈ ਗਾ ਪਹਿਲਾਂ ਵਾਂਡਾ ਵੇਖੋ ਤੇ ਫਿਰ church ਆਉ। ਆਹੋ ਆਹੇ ਇੱਦਾਂ ਹੀ ਹੈ ਇੱਦਾਂ ਹੀ ਹੈ ਮੈਂ ਇੱਥੇ ਆਹ ਨਸ਼ਹਿਰੇ ਦਾ ਜਿਹੜਾ ਅਹਾਤੇ ਆਲਾ ਨੀ ਆਹ ਜਿਹੜਾ ਜਿਹੜੀ ਘਰਦੀ ਨੂੰ attack ਹੋਇਆ ਵਾ।

ਆਹੋ ਤੇ ਉਹ ਮੇਰੇ ਨਾਲ church ਜਾਂਦਾ ਹੁੰਦਾ ਸੀ ਤੇ ਉੱਥੇ ਨਾ ਬਰਾਂਡੇ ਦੇ ਬਾਹਰ ਬਾਹਰ ਨਾ ਜਿੱਦਾਂ ਇੱਥੇ ਜਾਪੋਵਾਲ ਉਹ ਨਾ ਚਾਹ ਪੀਣ ਦੇ ਮੈਂ ਤੇ ਉਹ। ਤੇ ਉਹ ਉਦੋਂ ਦਸ ਵੀਹਾਂ ਰੁਪਇਆਂ ਦਾ ਭੁਲੇਖਾ ਲੱਗ ਗਿਆ ਉੱਧਰੋ ਉੱਧਰੀ।

ਕਿੰਨਾ ਚਿਰ ਦਬਾ ਪਾਂਦਾ ਹੁੰਦੀ ਰਹੀ ਤੇ ਮੁੜ ਕੇ ਜਦੋਂ half day ਹੋਇਆ ਨਾ। ਮਾੜੀ ਜਿਹੀ ਬੰਦਗੀ ਚਾਲੂ ਹੋਣ ਲੱਗੇ ਤੇ ਮੈਨੂੰ ਕਹਿੰਦਾ ਵੀਰੇ ਉਹ ਵੀਰੇ ਕੁੜੀ ਨੇ ਸਾਨੂੰ ਪੈਸੇ ਥੋੜੇ ਜਿਹੇ ਘੱਟ ਨਹੀਂ ਦੇ ਤੇ।

ਜਾਨੀ ਕ ਦਿਮਾਗ ਉਹਦਾ ਪਿੱਛੇ ਨੂੰ ਹੀ ਚੱਲਣ ਦਿਆ ਵਾ।

ਆਹੋ ਇਦਾਂ ਆਖਿਆ ਹੀ ਠੀਕ ਹੈ ਰਾਜੇ ਭਾ ਦੀ ਗੱਲ ਵੀ ਦਿਮਾਗ ਇਹਨਾਂ ਦਾ ਹੋਰ ਪਾਸੇ ਚੱਲਦਾ ਰਹਿੰਦੇ ਹੋਰ ਕਿਤੇ। ਉਹ time ਸਹੀ ਹੈ ਆਪਣੇ ਕੰਮ ਕੁੰਮ ਖਤਮ ਕਰੋ। ਯਾਰ ਲੇਖਕ ਵੀ ਹੈ ਗਾ ਵਾ ਉਸੇ ਨਾਂ ਦਾ। ਉਹ ਮਤਲਬ consult ਵਾ ਇਸੇ ਕੰਮ ਦਾ ਕਹਿੰਦਾ ਵੀ ਜਿਹੜਾ ਕਰਨਾ ਨਾ ਪਹਿਲੇ ਉਹ ਖਤਮ ਕਰੋ ਫਿਰ ਰੱਬ ਦਾ ਨਾਂ ਲੋ ਕਹਿੰਦਾ। ਬੱਚੇ ਦੀਆਂ ਅੱਜ ਐਤਵਾਰ ਹੈ ਤੇ ਬੱਚੇ ਦੀਆਂ ਕਿਤਾਬਾਂ ਕਾਪੀਆਂ ਲਿਆਉਣ ਵਾਲੀਆਂ ਹੀ ਸੋਮਮਵਾਰ ਸਕੂਲੇੇ ਜਾਣਾ ਕਹਿੰਦਾ ਪਹਿਲਾਂ ਉਹ ਲੈ ਆਵੋ ਹਾਂ ਕਿਤਾਬਾਂ ਕਾਪੀਆਂ।

ਫਿਰ ਕਹਿੰਦਾ ਆ ਕੇ ਰੱਬ ਦਾ ਨਾਂ ਲਉ ਫਿਰ ਧਿਆਨ ਨਾ ਹੋਵੇ ਕਿਸੇ ਪਾਸੇ ਜੇ ਰੱਬ ਦਾ ਨਾਂ ਲੈਣਾ ਤੇ ਰੱਬ ਦਾ ਹੀ ਲਉ। ਰੱਬ ਦਾ ਨਾਂ ਲੈਣ ਦਾ ਤਾਂ ਫਾਇਦਾ ਜੇ ਪਿੱਛੇ ਕੋਈ ਕੰਮ ਨਾ ਹੋਵੇ ਤੇ।

ਇਦਾਂ ਹੋਏ ਪਾਸੇ ਧਿਆਨ ਰਵੇ ਤੇ ਉੱਧਰੋਂ ਮੈਨੂੰ ਮਗਰ ਚੇਤਾ ਰਵੇ ਯਾਰ ਮੇਰਾ ਆਹ ਕੰਮ ਕਰਨ ਵਾਲਾ ਆਹ ਕੰਮ ਕਰਨ ਵਾਲਾ ਉਹਨੇ ਵੀ ਜਾਣਾ ਇਹਨੇ ਆਉਣਾ ਕਿ ਨਹੀਂ ਹਮ ਸਾਰੇ ਕੰਮ .

ਆਹੋ ਉਹ ਸਵੇਰੇ ਕੀਤਾ ਹੀ ਮੈਂ phone ਠੀਕ ਠਾਕ ਹੈ ਉਹ ਵੀ। ਹਾਂ ਕੀ ਕਹਿੰਦੀ ਹੀ ਠੀਕ ਠਾਕ ਰੋਟੀ ਰਾਟੀ ਖਾਦੀ ਹੈ। ਹਾਂ ਹਾਂ ਖਾਦੀ ਹੈ ਭਾਬੀ ਹੁਣਾਂ ਤੋਂ ਹੈ ਭੂਆ ਤੇ ਉੱਥੇ ਚੱਲ ਗਈ ਹੈ ਪਾਜੀ ਧਾਰੀਵਾਲ ਆ ਗਿਆ church ਉੱਥੋਂ ਤੇ ਮੰਮੀ ਦੇ ਕੋਲ ਭੂਆ ਦੀ ਭਤੀਜ ਆ ਗਈ।

ਨੂੰਹਾਂ ਤੇ ਉਹ ਘਰੇ ਹੀ ਹੈ ਜੇ ਦੇਣਗੀਆਂ ਰੋਟੀ। ਭੂਆ ਉੱਥੇ ਕਿਹੜੇ ਥਾਂ ਜਾਂਦੀ church

ਅੱਛਾ ਇਹ pasta ਮਨੀਸ ਦਾ ਚੇਲਾ।

ਮੈਂ ਉਹਨਾਂ ਦੀ ਬੰਦਗੀ ਦੇਖੀ ਨਵੇਂ ਸਾਲ ਦੀ ਬਹੁਤ ਸੋਹਣੀ ਬੰਦਗੀ ਕਰਦੇ ਹੈ ਉਹ। ਨਹੀਂ ਨਾਲੇ ਦੱਸਾਂ ਕੀ ਹੈ ਜਿਹਨਾਂ ਦਾ ਇਹ ਚੰਡਿਆ ਵਾ ਉਹ ਗਵਈਏ ਦੇਖ ਹੈ ਕਿੱਡੇ ਕਿੱਡੇ ਤਗੜੇ ਰਹੇ ਹੈ। ਮੈਂ ਆਂਦੀ ਹੈ ਕਿ ਜਿਹੜੇ ਉਹਨੇ ਗਾੜੀ ਚੰਡ ਤੇ ਹੈ ਨਾ ਨਿਆਣੇ ਉੱਥੋਂ ਦੇ ਮੈਂ ਆਂਦੀ ਕਿ ਕਿਤੇ ਕਹਿਣ ਦੀਆਂ ਗੱਲਾਂ ਜੱਗੂ ਦੀ ਸਾਲੀ ਨੀ ਹੈ ਰਾਜੂ ਭਾ ਜਿਹੜੀ ਜੱਗੂ ਦੀ ਸਾਲੀ ਹੈ ਕਿਤੇ ਤਬਲਾ ਵਜਾਉਂਦੀ ਹੈ ਕੀ ਗੱਲਾਂ।

ਨਹੀਂ ਨਾ ਮੇਰੇ ਚ ਤੇਜ ਹੈ ਤੇ ਨਾ ਮੱਠੀ।

ਇਦਾਂ ਦੇ ਕੰੰਮ ਤੇ ਦੋ ਦੋ ਫੁਲਕੇ ਬਣਾਉ ਤੇ ਚੱਲੋ। ਨਹੀਂ ਕੰਮ ਯਾਰ ਜਿਹੜਾ plaster ਦਾ ਥੋੜਾ ਹੈ ਉਹਨੂੰ ਕਰ ਹੀ ਦਈਏ ਮੁੜ ਕੇ ਦਸਾਂ ਕੀ ਹੈ ਕੰਧਾਂ ਸੁੱਕ ਜਾਂਦੀਆਂ। ਨਾਲੇ ਇਦਾਂ ਕਰਨਾ ਨਾ ਤੜਕਾ ਤੁੜਕਾ ਲੁਆ ਕੇ ਰੱਖ ਲੈਣਾ ਕਿਤੇ ਖਰਾਬ ਹੀ ਨਾ ਹੋਜੇ।

ਹਮ ਤੇ ਜਾਂ ਕੋਈ ਅੱਧਾ ਅੱਧੀ ਛੁੱਟੀ ਦੇਣੀ ਹੋਏਗੀ ਤੇ ਦੇ ਦੀ ਭਰਾ ਕੰਮ ਤੋਂ।

ਤੈਨੂੰ ਦੱਸਿਆ ਹੀ ਨਾ ਉਹਨਾਂ ਦਾ ਮੁੰਡਾ ਬਾਹਰੋਂ ਆਉਣ ਦਿਆ ਕੋਠੀ ਵਾਲਿਆਂ ਦਾ। ਤੇ ਉਹਨੇ ਵਿਚਾਰੇ ਦੀ ਛੁੱਟੀ ਹੈ ਥੋੜੀ ਤੇ ਵਿਆਹ ਵੀ ਕਰਨਾ ਉਹਨਾਂ ਮੁੰਡੇ ਦਾ ਉਹ ਤਾਂ ਕਹਿਣ ਦੇ ਹੀ ਹਣ ਦਿਨ ਰਾਤ ਲਾ ਕੇ ਤੇ ਤੁਸੀਂ ਪਲੱਸਤਰ ਕਰ ਦੋ ਤੂੰ ਵੇਖਣ ਨਹੀਂ ਦਿਆ ਆਹ ਪਿਛਲੇ ਕਮਰਿਆਂ ਚ ਉਹਨਾ ਪੀ ਓ ਪੀ ਆਲੇ ਵੀ ਛੱਡੇ ਪੁੱਟਟੀ ਆਲੇ ਵੀ ਲੱਗਣ ਦੇ ਹੈ।

ਉਹ ਯਾਰ ਪੈਸੇ ਆਲੀ ਅਸਾਮੀ ਹੈ ਉਹ ਉਹ ਕਹਿੰਦੇ ਹੈ ਉਦਾਂ ਤੇ ਤੈਨੂੰ ਪਤਾ ਸਲਾਬਾ ਨਹੀਂ ਜਾਣਾ ਇਹਨਾਂ ਦਿਨਾਂ ਚ ਕਦੀ ਉਹ ਕਹਿੰਦੇ ਕੋਈ ਨਹੀਂ ਅਸੀਂ ਦੁਬਾਰਾ ਕਰਵਾ ਲਾਂਗੇ ਫਿਰ ਕੰਮ ਉਦਾਂ ਅਸੀਂ ਮੁੰਡੇ ਦੇ ਵਿਆਹ ਯੋਗਾ ਕਰਨਾ ਵਾ। ਦੱਸ ਗਿਆਰਾਂ ਸਾਲ ਹੋ ਗਏ ਮੁੰਡੇ ਨੂੰ ਬਾਹਰ।

ਉਹ ਹੁਣ ਆਉਣ ਲੱਗਾ ਈ ਉਦੋਂ ਦਾ ਤੇ ਹੁਣ ਆ ਕੇ ਤੇ ਕਹਿੰਦੇ ਵੀ ਵਿਆਹ ਵੀ ਉਹਦਾ ਕਰ ਦੇਣਾ ਤੇ ਮਹੀਨੇ ਡੇਢ ਮਹੀਨੇ ਦੀ ਛੁੱਟੀ ਹੈ ਤੈਨੂੰ ਪਤਾ ਵੀ ਕੰਮ ਕੋਠੀ ਦੇਖ ਕਿੰਨੀ ਤਗੜੀ ਹੈ ਕੋਠੀ ਕਿੱਥੇ ਹੈ ਭਲਾ ਕਿੱਥੇ ਹੀ ਅਸਟ੍ਰੇਲੀਆ ਹੀ ਨਾ। ਉਹ ਅਸਟ੍ਰੇਲੀਆ

ਤੇ ਉਹ ਬਾਹਵਾ ਚਿਰ ਦਾ ਗਿਆ ਵਾ । ਦਸ ਗਿਆਰਾਂ ਸਾਲ ਹੋ ਗਏ ਉਹਨੂੰ ਯਾਰ ਗਏ ਨੂੰ। ਅਹਾਂ ਅੱਛਾ ਅੱਛਾ ਅੱਛਾ ਬੜਾ ਲੰਬਾ time ਕੱਢਿਆ ਉਹਨੇ।।

ਕਹਿੰਦਾ ਆਉਣ ਲੱਗਾ ਹੀ ਤੇ ਫਿਰ ਮਹੀਨੇ ਵਾਸਤੇ ਹੀ ਆਉਣ ਲੱਗਾ ਹੀ। ਉਹ ਨਹੀਂ ਉਹ ਨਜਾਰੇ ਲੈਣ ਦਿਆ ਉਹਨੇ ਕੀ ਲੈਣਾ ਇਹੋ ਜਿਹੇ ਕੰਮਾਂ ਤੋਂ ਹੈ ਵੀ ਉਹਨੇ ਕੀ ਲੈਣਾ ਕਿਉਂ ਮਾਨੇ ਉਹਨੇ ਕੀ ਲੈਣਾ ਇਹੋ ਜਿਹੇ ਕੰਮਾਂ ਤੋਂ।

ਪਿੰਡ ਚ ਆਉਣ ਕੇ ਉਹਨੇ ਕੀ ਲੈਣਾ ਹੈ ਕਿਉਂ ਰਾਜੇ ਭਾ।

ਪਿੰਡ ਤੈਨੂੰ ਵੇਖ ਹੀ ਲਿਆ ਤੂੰ ਪਿੰਡਾਂ ਚ ਕੀ ਰਹਿ ਗਿਆ ਹੈ ਵੀਰੇ। ਪਿੰਡਾਂ ਦੇ ਬਾਹਰ ਹੈ ਇਸੇ ਕਰਕੇ ਬਾਹਰ ਹੈ ਭਾਈ ਸਾਹਿਬ ਆਪਣਾ ਕੰਮ ਕਾਰ ਵੇਖੋ ਜਿੱਥੇ ਵਧੀਆ ਮਿਲਦਾ ਵਾ ਜਿੱਥੇ ਨਿਆਣੇ ਪਲਦੇ ਹੈ ਜਿੱਥੇ ਬੱਚਿਆਂ ਦੀ ਪੜ੍ਹਾਈ ਪੂਰੀ ਹੁੰਦੀ ਹੈ।

ਪਿੰਡਾਂ ਚ ਤੇ ਜਿਦਾਂ ਰੀਸਾਂ ਹੀ ਹੈ ਉਹ ਜਿੰਨੀਆਂ ਮਰਜੀ ਕਰਾ ਲੈ ਅੱਜ ਵੀ।

ਹਮ ਚੱਲ ਕੋਈ ਗੱਲ ਨਹੀ। ਜਿੱਥੇ ਕੰਮ set ਹੁੰਦਾ ਕਰੋ ਯਾਰ ਐਂਵੇ।

ਆਪਣਾ ਹੀ ਕਰਨਾ ਚਾਹੀਦਾ ਕਰਨਾ ਚਾਹੀਦਾ ਮੈਂ ਕਿਹਾ।

ਚੱਲੇ ਜਿਹੜੀ ਘੜੀ ਨਿਕਲ ਜੇ ਉਹੀ ਸਹੀ। ਕੰਮ ਯਾਰ ਮਾੜਾ ਮਾੜਾ ਪਾਣੀ ਪਾਉਣਾ ਕਬੂਤਰਾਂ ਨੂੰ ਤਿਆਏ ਬੜੇ ਹੈ। ਭਰ ਲੈ ਭਰ ਲੈ ਨਾਲੇ ਨਲਕਾ ਲੁਆ ਹੀ ਲਿਆ ਵਾ ਤੁਸੀਂ। ਚੰਗਾ ਪੁਲਿਸ ਵਾਲੇ ਇਹਦੇ ਮਗਰ ਸੀਗੇ ਪਹਿਲਾਂ ਕਿੰਨਾ ਚਿਰ ਫੜਿਆ ਹੀ ਨੀ ਗਿਆ ਇਹ ਆਉਣਾ ਜਾਣਾ ਹਨਾ, ਸੋ ਇੰਨਾ ਪੈਸਾ ਉਹ ਤੋਂ ਬਾਅਦ ਇਹਦੀ wife ਨੇ ਦੋ ਹਜ਼ਾਰ ਅਠਾਰਾਂ ਦੇ ਵਿੱਚ ਕਿਹਾ ਵੀ ਭਾਈ ਇਹਦੀ ਜ਼ਾਇਦਾਦ ਸਾਡੀ ਇਹਨੇ ਇਹ ਵਸੀਅਤ ਲਿਖੀ ਸੀ ਵਸੀਅਤ ਪਰ ਨਹੀਂ ਮਿਲੀ ਜਿਹੜਾ ਪੈਸਾ ਇੰਨਾ ਪਤਾ ਨੀ ਕਿੱਥੇ ਗਿਆ ਕਿੱਥੇ ਨਾ ਕੁਛ ਨੀ ਪਤਾ ਲੱਗਿਆ ਉਹਦਾ ਕਿਉਂਕਿ ਜਿਹੜਾ ਅੱਜ ਨਕਲੀ ਪਾਸਟਰ ਪੰਜਾਬ ਦੇ ਵਿੱਚ ਘੁੰਮ ਰਹੇ ਨੇ ਧੱਕੇ ਨਾਲ ਪਰਿਵਰਤਨ ਕਰ ਰਹੇ ਨੇ, ਮੇਰੇ ਦੋਸਤ ਬਹੁਤ ਨੇ ਫੇਸਬੁੱਕ ਤੇ ਇਸਾਈ ਧਰਮ ਦੇ ਬਹੁਤ ਸਤਿਕਾਰ ਆ ਮੇਰੇ ਪ੍ਰਤੀ ਹਨਾ, ਆਪਦੇ ਆਪਦੇ ਧਰਮ ਦਾ ਸਤਿਕਾਰ ਕਰੋ। But ਕਿਸੇ ਨੂੰ ਗਲ ਤੋਂ ਫੜਕੇ ਤੁਸੀਂ ਕਿਸੇ ਨੂੰ ਪੈਸਿਆਂ ਦਾ ਲਾਲਚ ਦੇ ਕੇ ਤੁਸੀਂ ਧਰਮ ਪਰਿਵਰਤਨ ਕਰਵਾ ਰਹੇ ਹੋ ਇਹ ਅੱਜ ਦਾ ਨੀ ਚੱਲ ਰਿਹਾ ਇਹ ਕੈਨੇਡਾ ਦੀ history ਦੇ ਵਿੱਚ ਲਗਪਗ ਸੌ ਡੇਢ ਸੌ ਦੋ ਸੌ ਸਾਲਾਂ ਦਾ ਚੱਲ ਰਿਹਾ, ਜਿਉਂ ਇਹ ਲੋਕਾਂ ਨੇ ਧੱਕੇ ਨਾਲ ਜਵਾਕਾਂ ਦਾ ਇੱਥੋਂ ਦੇ ਮੂਲ ਨਿਵਾਸੀਆਂ ਦਾ ਧੱਕੇ ਨਾਲ ਧਰਮ ਪਰਿਵਰਤਨ ਕੀਤਾ ਜਿਹੜਾ ਨਹੀਂ ਮੰਨਿਆ ਉਹਨੂੰ ਸਦਾ ਲਈ ਖ਼ਤਮ ਕਰ ਦਿੱਤਾ ਗਿਆ।

ਕਿਵੇਂ ਸੀ ਕੀ ਗੱਲ ਆ ਸਾਰੀ ਕਹਾਣੀ ਇਹ ਦੋ ਸੌ ਇਕਵੰਜਾ ਵੱਧ ਕੇ ਅੱਜ ਸੱਤ ਸੌ ਦੋ ਸੌ ਪੰਦਰਾਂ ਸੀਗੀਆਂ ਸੱਤ ਸੌ ਇਕਵੰਜਾ total ਇਹ graves ਹੋ ਚੁੱਕੀਆਂ ਨੇ ਹੁਣ ਤੱਕ ਜੋ ਕਿ ਇਹ ਕੈਥੋਲਿਕ church ਵੱਲੋਂ ਦਬਦਬਾ ਸੀ ਇਹ ਸਕੂਲਾਂ ਤੇ ਤੇ ਸਰਕਾਰ ਵੱਲੋਂ fund ਹੁੰਦੀ ਸੀਗੀ ਇਹ dark side ਅੱਜ ਕੈਨੇਡਾ ਦੀ ਜੋ ਮੈਂ ਦੱਸਣੀ ਆਂ ਤੇ ਇਸਾਈ ਵੀਰ ਜਿਹੜੇ ਅਸਲੀ ਨੇ, ਜਿਹੜੇ ਕਹਿੰਦੇ ਨੇ ਵੀ ਹਾਂ ਹਰ ਧਰਮ ਦਾ ਸਤਿਕਾਰ ਕਰਨਾ ਉਹ ਸਹਿਮਤ ਹੋਣਗੇ। ਹਾਂ ਜਿਹੜੇ ਲੱਕੜ ਦੇ ਹੋਣਗੇ ਉਹ ਮੇਰੇ ਮਗਰ ਪੈ ਜਾਣਗੇ ਕੋਈ ਚੱਕਰ ਨੀ ਪਰ ਅਸਲ ਸਚਾਈ ਆ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਚੀਜ਼ਾਂ ਸ਼ੁਰੂ ਕਰਨੀ ਚਾਹੁਨਾ ਬੇਸ਼ਕ ਅੱਜ ਸਰਕਾਰ ਨੇ ਮਾਫ਼ੀ ਮੰਗ ਲਈ ਹਨਾ ਸਭ ਕੁਛ ਮ ਇਹ ਮਾਫ਼ੀ ਮੰਗਣ ਦੀ ਬਹੁਤ ਪੁਰਾਣੀ ਆਦਤ ਆ। ਇੱਕ ਗੈਲੇਲੀਓ ਹੋਇਆ ਹਨਾ ਤੁਹਾਨੂੰ ਪਤਾ ਗੈਲੇਲੀਓ ਜਿਹਨੇ ਦੂਰਬੀਨ ਬਣਾਈ ਸੀਗੀ, ਦੂਰਬੀਨ ਛੋਲਾਂ ਸੌ ਦਸ ਦੇ ਵਿੱਚ ਉਹਨੇ ਦੂਰਬੀਨ ਬਣਾਈ ਸੀਗੀ ਜਿਹੜੀ ਕਿ ਵੀ ਗ੍ਰਹਿ ਦੇਖ ਸਕਦੀ ਸੀ ਜਾਂ ਹੋਰ ਹਨਾ। ਤਾਂ ਉਹਨੇ ਕਹਿ ਦਿੱਤਾ ਸੀ ਕਹਿੰਦਾ ਵੀ ਜਿਹੜੀ ਧਰਤੀ ਆ, ਉਹ ਕੇਂਦਰ ਨੀ ਹੈਗੀ ਧਰਤੀ ਤਾਂ ਸੂਰਜ ਦੁਆਲੇ ਘੁੰਮਦੀ ਹੈ, ਸੂਰਜ ਕੇਂਦਰ ਆ ਤਾਂ church ਉਸ ਚੀਜ਼ ਤੇ ਭਟ ਭੜਕ ਗਈ ਕੈਥੇਲਿਕ church ਉਹ ਕਹਿੰਦੇ ਵੀ ਤੁਸੀਂ ਸਾਡੇ ਧਰਮ ਨੂੰ ਨਾਕਾਰ ਰਹੇ ਹੋ, ਸਾਡੇ ਤਾਂ ਏਦਾਂ ਲਿਖਿਆ ਵੀ ਸੂਰਜ ਕੇਂਦਰ ਨਹੀਂ ਹੈਗਾ ਸੂਰਜ ਧਰਤੀ ਕੇਂਦਰ ਆ, ਤਾਂ ਉਸ ਬੰਦੇ ਨੂੰ ਇਸ ਚੀਜ਼ ਲਈ ਸਜ਼ਾ ਦਿੱਤੀ ਗਈ, ਉਸ ਬੰਦੇ ਨੂੰ ਉਹਦੇ ਘਰਦੇ ਵਿੱਚ ਨਜ਼ਰਬੰਦ ਕਰ ਲਿਆ ਨਜ਼ਰਬੰਦ ਕਰ ਲਿਆ ਉਹ ਤੋਂ ਬਾਅਦ ਉਹ ਮਰ ਗਿਆ ਪਰ ਹੁਣ ਨੱਬਿਆਂ ਦੇ ਵਿੱਚ ਜਾ ਕੇ ਠਾ ਲਗਪਗ ਇੰਨੇ ਸਾਲਾਂ ਬਾਅਦ ਉੱਨੀ ਸੌ ਨੱਬੇ ਦੇ ਵਿੱਚ ਉਹ ਚੀਜ਼ ਲਈ sorry ਮੰਗ ਲਈ ਕੈਥੋਲਿਕ church ਨੇ ਵੀ ਸਾਥੋਂ ਗ਼ਲਤੀ ਹੋ ਗਈ ਸੀ ਇਹ example ਮੈਂ ਦੇ ਰਿਹਾਂ ਇਹ ਕਹਾਣੀ ਨਾਲ link ਕਰਨਗੀਆਂ ਦੂਜੀ example ਇੱਕ ਬੰਦਾ ਹੋਇਆ ਬ੍ਰਿਟੇਨ ਦਾ ਜਿਹੜਾ ਕਿ mathematic ਦੇ ਵਿੱਚ ਸੀਗਾ ਉਹ ਹੈਮ ਹੋਮੋ ਸੈਕਸੋ ਸੀਗਾ ਉਹਦਾ ਕੰਮ ਸੀਗਾ world war two ਦੇ ਵਿੱਚ coding ਨੂੰ track ਕਰਨਾ, ਵੀ ਯੁੱਧ ਲੱਗਦੇ ਸੀਗੇ ਤਾਂ but ਹੋਮੋ ਸੈਕਸੋ ਸੀ ਜਦੋਂ ਕੈਥੋਲਿਕ church ਨੂੰ ਪਤਾ ਲੱਗਿਆ ਵੀ ਇਹ ਬੰਦਾ ਏਦਾਂ ਜਾਂ whatever ਹੈਗਾ ਉਸ ਬੰਦੇ ਨੂੰ ਸਜ਼ਾ ਸੁਣਾਈ ਗਈ। ਉਹਦੇ ਲਈ ਵੀ church ਨੇ ਦੋ ਹਜ਼ਾਰ ਨੋਂ ਦੇ ਵਿੱਚ ਮਾਫ਼ੀ ਮੰਗੀ ਵੀ ਸਾਥੋਂ ਗ਼ਲਤੀ ਹੋ ਸੌ ਇਹ ਐਗਜਾਮਪਲਾਂ ਮੈਂ ਕਿਉਂ ਦਿਨਾਂ ਕਿਉਂਕਿ ਇਹ ਮਾਫ਼ੀਆਂ ਦਾ ਦੌਰ ਹਜੇ ਤੱਕ ਵੀ ਚੱਲ ਰਿਹਾ ਕੈਥੋਲਿਕ church